ਚਲੋ ਵਧੀਆਂ ਜੀ |

ਆ (overlap) ਤੇ ਹੋਰ ਸੁਣਾਓ ਤੁਹਾਡੇ ਇਥੇ ਪੰਜਾਬ ਦੇ ਕਿਵੇਂ, government ਦੇ ਹਾਲਾਤ ਕਿਵੇਂ ਹੈ ,ਮੇ ਸੁਣਿਆ ਪੰਜਾਬ ਦੀ government ਬਹੁਤ ਜ਼ਿਆਦਾ, ਮਤਲਬ corrupted ਹੋਈ ਪਈ ਅਜ ਕਲ | ਇਹ ਇੱਥੇ

ਉਹ ਤਾ ਦੇਖੋ ਜੀ, ਓਹ ਤਾਂ ਪੁਰਾਣੀਆਂ government ਹੋਣੀਆਂ |ਹੋਣ ਤਾਂ ਜੇੜੀਆਂ new government ਆਈਆਂ ,ਵਦੀਆਂ best ਹੇ ਉਹ ਤਾਂ ਬਹੁਤ best ਹੇ ਜੀ ,ਜਿਹੜੀ new ਆਇਆਂ ,ਪੁਰਾਣੀਆਂ ਨੂੰ ਆਸਾ ਕਹਿ ਸਕਦੇ ਹਾਂ |ਪਰ ਹੁਣ ਤੁਸੀਂ ਦੇਖੋ ,new government ਕਿਨੇ ਵਧੀਆਂ, ਵਧੀਆਂ project ਲੱਗ ਰਹੇ ਨੇ, ਕਿਨੇ ਵਧੀਆਂ-ਵਧੀਆਂ ਗੱਲਾਂ ਹੋ ਰਹੀਆਂ ਨੇ ਆ ਨਹੀਂ, ਮੈਂ ਇਸ ਬਾਰੇ ਆਪਣੀ ਰਾਏ ਦੇ ਹੀ ਦਵਾਂ ਕਿ ਜਿਵੇ ਅਜ ਕਲ ਨੇਮੁ ਸੁਨਣ ਨੂੰ ਆਯਾ ਕਿ, ਮੈਂ news ਦੇਖਦਾ ਕੀ ਚੋਰੀਆਂ ਬਹੁਤ ਜ਼ਯਾਦਾ ਵਧ ਗਾਇਆ ਨੇ ,ਤੇ ਜੇੜ੍ਹੀ ਗੁੰਡਾ ਗਰਦੀ ਹੈ ਉਹ ਬਹੁਤ ਜ਼ਿਆਦਾ ਵਧ ਗਈਆਂ ਨੇ ,ਨਸ਼ੇ ਬਹੁਤ ਜ਼ਿਆਦਾ ਵਧ ਗਈਆਂ ਨੇ ਅਜ ਕਲ| ਆਂ ਆਮ ਆਦਮੀ party ਮੇਰੇ ਖ਼ਯਾਲ ਨਾਲ ਤੁਹਾਡੇ ਓਥੇ ਚਲ ਰਹੀ ਹੈ ਕੈਪ ਅਪਣਾ ਜੇੜਾ ਭਗਵੰਤ ਮਾਨ ਹੈ ਤੁਹਾਡਾ C.M ਹੋਣਾ ਪੰਜਾਬ ਦਾ ਜੇੜ੍ਹਾ ਇਸ time ਚ ਹੇਗਾ |ਤੇ ਮੈਂ ਆਂ Education ਨਹੀਂ proper student ਨੂੰ ਮਿਲ ਪਾ ਰਹੀ ,ਸਾਰੇ student ਬਾਹਰ ਵੱਲ ਨੂੰ ਜਾ ਰਹੇ ਨੇ, Education ਦੇ purpose ਰਾਹੀਂ ਤੇ | ਦੇਖਿਆ ਜਾਏ ਤਾ ,ਇਥੇ ਬੱਚਿਆਂ ਦਾ future ਵੀ ਨਹੀਂ ਹੈਗਾ ਪੰਜਾਬ ਚ ਹੋਣ | ਮੇਰਾ ਤੇ ਇਹੀ ਮੰਨਨਾ ਹੈ। ਤੁਹਾਡੀ ਦੱਸੋ, ਤੁਹਾਡੀ ਕਿ ਰਾਏ ਹੈ ,ਇਸ ਬਾਰੇ। ਤੁਸੀ ਤਾ ਉਥੇ ਰਹਿੰਦੇ ਹੋ ਪੰਜਾਬ ਚ. ਹਾਂਜੀ ਦੇਖੋ ਜੀਂ , ਬਹੁਤ ਵਧਿਆ ਜੀ ,ਜੋ New Government ਆਈ ਹੈ | ਪੁਰਾਣੀ Government ਨੂੰ ਅਸੀਂ ਸਮਝ ਲੈਂਦੇ ਹਾ | ਕਿ ਓਹਦੇ ਵੇਲੇ ਜੋ corrupted ਕਾਮ ਹੋਏ ਨੇ ਉਹ ਹੋ ਰਹੇ ਨੇ ਪਰ ਊਨਾ ਨੂੰ ਹੁਣ ਅਰਾਮ ਹੇ, ਕਿ ਹੋਣ ਨਹੀਂ ਹੋਣਗੇ ,ਕਿਉਂਕਿ ਜੋ government decision making law order maintenance ਕਰ ਰਹੀ ਹੈ। ਓਧੇ ਚ ਇਚ ਪੂਰੀ ਕਾਮਯਾਬ ਹੈ ,ਤੁਸੀਂ ਆਕੇ ਹੋਣ ਕਦੇ ਆਇਓ ਪਟਿਆਲੇ ਕੇ ਤੁਸੀਂ ਹੁਣ ਪੰਜਾਬ ਆਕੇ ਦੇਖਿਓ ਕਿ |ਕੇ ਕਿੰਨਾ ਹੀ ਵਧਿਆ government system ਹੈ, ਕਿ government health ਨੂੰ ਵੀ , number one ਤੇ ਲਿਆਣ ਦੀ ਕੋਸਿਸ ਕਰ ਰਹੀ ਹੈ | education ਨੂੰਵੀ।

ਹਾਂ ਜੇਹੜੀ, ਮੈਂ ਵੇਸੇ ਤੁਹਾਡੀ previous government ਬਾਰੇ ਵੀ ਸੁਣਿਆ ਹੇ |ਕੈਪ੍ਟਨ ਅਮਰਿੰਦਰ ਸਿੰਘ ਸੀਗੇ ਜੇੜੇ ਉਹ ਅਪਣੀ seat ਤੋਂ | resign ਦੇ ਗਏ ਸੇ ਪਹਿਲਾ ,ਅਪਣੇ time ਚ ,ਤੇ ਊਨਾ ਦੀ ਜਗਹਾ ਚਰਨਜੀਤ ,ਚਰਨਜੀਤ ਚੰਨੀ ਜੀ ਆਏ ਸੀ ਮੇਰੇ ਖ਼ਯਾਲ ਨਾਲ ਹੇਨਾ। ਤੇ ਊਨਾ ਨੂੰ ਆ vote ਦੇ throw| ਆਪਸੀ ਸਹਿਮਤੀ ਨਾਲ ਜਿਤਾਇਆ ਗਿਆ ਸੀਗਾ ਤੇ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ seat ਤੋਂ ਇਸ ਲਇਐ resign ਦੇ ਕੇ ਗਏ ਸੀ ਕੇ ਊਨਾ ਦੇ time ਤੇ ਗੁੰਡਾ- ਗਰਦੀ, ਹੋਗੀ। ਬਹੁਤ ਜ਼ਿਆਦਾ ਵੱਧ ਗਈ ਸੀ , politic ਬਹੁਤ ਜ਼ਿਆਦਾ ਊਨਾ ਦੇ ਹਥ ਚੋ ਬਾਹਰ ਚਲੀ ਗਈ ਸੀ | ਅ...ਇਨ ਕੈਸ਼ ਨਾ ਤੇ ਊਨਾ ਦੇ time ਵਿਚ ਕੋਈ teacher ਆ ਅ ਅਪਣਾ

ਐ ਵੀ ਸੁਨਣ ਨੂੰ ਆਇਆ ਮੇਨੂੰ ਤੇ ਜੇੜ੍ਹੇ teacher ਸਾਨ ਊਨਾ ਨੇ ਟੈਂਕੀਆ ਤੇ ਚੜ, ਚੜ ਕੇ ਥਰਨੇ ਦਿੱਤੇ ਹੈ | ਜੇੜੇ ਜਿਨ੍ਹਾਂ ਨੇT.T.- E.T.T ਦੇ ਅਪਣੇ test pass ਕਿਤੇ ਹੋਈ ਸੀ ਗੇ |ਉਨ੍ਹਾਂਨੇ ਨੇ ਅਪਣੀ ਪਿਛਲੀ ਸਰਦੀਆਂ ਸਾਰੀਆਂ ਜੇੜੀਆਂ ਟੈਂਕੀਆਂ ਤੇ ਗੁਜਾਰਿਆ ਨੇ ਅਪਣੇ ਘਰ ਚੋ ਦੂਰ ਹੋਕੇ। ਏ ਕੈਪਟਨ ਅਮਰਿੰਦਰ ਸਿੰਘ ਦੇ time ਤੇ ਬਹੁਤ ਜ਼ਿਆਦਾ ਗੁੰਡਾਗਰਦੀ ਬਹੁਤ ਜਿਆਦਾ ਚਲੀ ਹੈ |ਹੋਨ ਚਲੋ ਮੇਂ ਮੰਦਾ ਕਿ ਹੁਣ ਸ਼ਾਇਦ ਥੋੜਾ new ਮਾਹੋਲ ਬਣਿਆ ਹੋਇਗਾ new government ਆਇ ਹੈ | ਨਸ਼ੇ ਕਟੇ ਹੋਣਗੇ ਜ਼ਰੂਰ ਬਿਲਕੁਲ। ਤੇ ਪਰ ,ਪਹਿਲੇ ਵਾਲੇ time ਤੇ ਦੇਖਿਆ ਜਾਵੇ ਉਦਾ ਬਹੁਤ ਜ਼ਿਆਦਾ ਮਾੜੇ ਹਲਾਥ ਹੋ ਗਯੇ ਸਨ ਮੈ news ਸੁਨਿ ਹੈ | ਪਹਿਲੇ time ਦਿਆਂ ਹਾਂਜੀ, ਪਹਲੇ time ਤਾ ਬਹੁਤ ਜਿਯਾਦਾ ਕਉਕਿ ਪਹਲੇ time ਤੱਕ government ਵਧੀਆ ਨਹੀਂ ਸੀਗ੍ਹੇ |ਹੋਨ ਜੋ government ਆਈ ਏ | ਉਹ ਦੇਖੋ ਤੁਸੀਂ ਕਿ ਲੋਕ ਪਲਾਈ ਏਨਿ ਕਿ ਏਨ੍ਹੇ national level ਦੇ ਕੰਮ ਹੋ ਰਹੇ ਨੇ ਨਾ।

ਕਿ ਏਹੇ ਕਿ ਸ਼ਰਕਾਰ ਬਹੁਤ ਹੀ ਜ਼ਿਆਦਾ level ਤੇ ਕਮ ਕਰ ਰਹੀ ਹੇ | ਕਿ ਜੋ ਆਪਾਂ ਕੈਪਟਨ ਅਮਰਿੰਦਰ ਸਿੰਘ ਯਾ congress ਸ਼ਰਕਾਰ ਦੀ ਗਾਲ੍ਹ ਕਰੀਏ | ਉਨ੍ਹਾਂ ਨੇ ਕੁੱਝ ਵੀ ਨਹੀਂ ਕਿਤਾ ,ਉਨਾਂ ਨੇ ਕੁੱਝ ਨਹੀਂ ਕਿਤਾ |ਇਸ ਕਰ ਕੇ ਲੋਕਾਂ ਨੇ ਪਹਿਲ ਦੇ ਅਧਾਰ ਤੇ ਅਪਣਾ ਫੈਸਲਾ ਬਦਲ ਕੇ ਇਨਾਂ ਨੂੰ ਜਿਤਾਇਆ ਇਨ੍ਹਾਂ ਨੂੰ | vote ਪਾਇਆ ,ਹੁਣ ਦੇਖੋ ਤੁਸੀਂ ਕਿ ਕਮ ਹੋਰਹੇ ਹੇਗੇ ਹਾਂਜੀ ਹਾਂਜੀ ਬਿਲਕੁੱਲ ਆ ਜੈ ਦੇਖਿਆਂ ਜਏ ਤੈ ਤਾਂ ਚਲੋਂ ਵੱਧੀਆ ਗੱਲ ਹੈਂ, ਕਿ ਨਵੀਂ government ਆਇ ਹੈ ,ਉਨ੍ਹਾਂ ਨੂੰ ਅਪਨੇ ਤੋਰ ਤੇ ਕੰਮ ਕਰਨੇ ਚਾਹੀਦੇ ਹਾਂ ,ਉਨ੍ਹਾਂ ਨੂੰ corruption ਕਟਾਣੀ ਚਾਹੀਦੇ ਹੈਂ ਪੰਜ਼ਾਬ ਵਿੱਚ ਤੋਂ ਕਿਉਂਕਿ ਪਹਿਲਾਂ time ਵਿਚ ਬਹੁੱਤ corruption ਫੈਲੀ ਹੋਈਂ ਸੀਗੀ ਤੈ ਹਰ ਕੋਈਂ ਜਣਾ ਖਣਾ ਪੁਲਸ ਵਾਲਾ ਵੀ ਜੇ ਉਹ ਦੇਖਿਆਂ ਜਾਏ ਤੇ ਰਿਸ਼ਵਤ ਲੈਂਦਾ ਸੀ ਗਾ, ਹੁਣ ਚਲੋ ਰਿਸ਼ਵਤ ਦਾ ਕੰਮ ਖ਼ਤਮ ਹੋ ਗਿਆ ਮੈਂ ਤਾਂ ਇਹੀ ਚਾਹੁੰਦਾ ਕਿ ਬੱਚਿਆਂ ਨੂੰ ਵਧੀਆ education ਮਿਲਣੀ ਚਾਹੀਦੀ ਹੈ politics ਨਹੀਂ ਹੋਣੀ ਚਾਹੀਦੀ ਹੈ ਹਰ ਗੱਲ ਵਿਚ ਜਿਵੇਂ ਜਿਵੇਂ ਸਰਕਾਰ ਕਰਦੀ ਹੈ ਹਰ ਗੱਲ ਵਿਚ politics ਖੇਲ ਜਾਂਦੀ ਹੈ, ਉਹ ਚੀਜ਼ ਨਹੀਂ ਹੋਣੀ ਚਾਹੀਦੀ ਤੇ ਜਿਨ੍ਹਾਂ ਨੂੰ ਰੋਜ਼ਗਾਰ ਚਾਹੀਦਾ ਹੈ ਉਨ੍ਹਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਹੈ |ਜਿਹੜੇ scale ਪੱਖ ਹੈ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਰੋਜ਼ਗਾਰ ਮਿਲਣਾ ਚਾਹੀਦਾ ਕਿਉਂਕਿ ਪਹਿਲਾਂ ਸੁਣਨ ਵਿਚ ਆਇਆ ਸੀ ਕਈ ਦਿਨ ਪਹਿਲਾਂ ਸਿਫਾਰਿਸ਼ ਦੇ base ਤੇ ਵੀ ਨੌਕਰੀਆਂ ਮਿਲਦੀਆਂ ਸੀ ਪੈਸੇ ਦੇ ਕੇ ਨੌਕਰੀਆਂ ਲੱਗ ਜਾਂਦੀਆਂ ਸੀ ,ਚਲੋ ਹੁਣ rule change ਹੋਣਗੇ ਤਾ better ਹੈ |ਜਿਹੜੇ education ,educated ਹੈਗੇ ਨੇ person . students ਉਨ੍ਹਾਂ ਨੂੰ jobs ਮਿਲਣਗੀਆਂ ਬਹੁਤ ਵਧੀਆ ਗੱਲ ਹੈ | ਤੇ ਬਾਕੀ ਜੇ ਆਪਾਂ ਦੇਖਿਆ ਜਾਏ ਤਾਂ (noice )ਫਿਲਹਾਲ ਵੈਸੇ ਵੀ ਬਹੁਤ ਜ਼ਿਆਦਾ ਤਾਦਾਤ ਵਿੱਚ ਜਿਹੜੇ ਬੱਚੇ ਨੇ ਉਹ ਬਾਹਰ ਜਾ ਰਹੇ ਨੇ ਕਿਉਂਕਿ ਓਥੇ ਦੀ ਜਹੇੜੀ government ਹੈ ,ਨਾ ਤੇ ਉਹ corrupted ਹੈ | ਉੱਥੇ environment ਬਹੁਤ ਵਧੀਆ ਹੈ ਕਿਥੇ ਨਾ ਕਿਥੇ ਤਾ ਕਮੀ ਹੈ ਅਪਣੀ government ਵਿਚ ਕਿ ਆ ਕਾਫੀ ਲੋਕ ਜਿਹੜੇ student ਨੇ ਉਹ ਬਾਹਰ ਜਾ ਰਹੇ ਨੇ

ਪਰ ਹੋਣ ਫਿਲਹਾਲ ਦੇਖੋ ਜੋ new government ਆਈ ਹੈ ,ਉਹ ਅਪਣਾ ਕਿਸ ਤਰ੍ਹਾਂ stable ਕਿਸ ਤਰ੍ਹਾਂ level ਬਨਾਉਂਦੀ ਹੈ | ਉਸ level ਤੇ ਕੰਮ ਹੋਊਗਾ | ਅਪਣੀ foreign ਦੀ ਗੱਲ ਕਰੀਏ ,foreign ਦੇ ਕੋਈ ਚੀਜ਼ government ਹੈ ਹੀ ਨਹੀਂ ਸੱਬ private ਨੇ ਤੁਸੀਂ ਦੇਖਉ ਆਪ ਹਾਂਜੀ ਦੇਖਿਆ ਜਾਏ ਤਾਂ ਚਲੋ government ਨੂੰ ਜਿਵੇਂ ਸਰਕਾਰੀ ਨੌਕਰੀਆਂ ਦੇਣੀ ਚਾਹੀਦੀਆ ਨੇ ਉਹ governments jobs ਹਜੇ ਬਹੁਤ ਕਟਦਿਆਂ ਪਈਆਂ ਪਰ government ਨੂੰ students ਲਈ ਏਵੀ ਕਰਨਾ ਚਾਹੀਂਦਾ ਕਿ private sector ਲੈ ਕੇ ਆਵੇ ਵਧੀਆ ਤੋ ਵਧੀਆ ਤਾਂ ਕਿ ਜਿਹੜੇ students free ਨੇਂ ਘਰ ਬੈਠੇ ਨੇ study ਕਰ ਰਹੇ ਜਿਵੇਂ ਆਪਣੇ ਭਾਰ ਹੁੰਦਾ ਹੈ , abroad ਵਿਚ ਕਿ student ਪੜ੍ਹਾਈ ਦੇ ਨਾਲ ਨਾਲ ਅਪਣੀ job ਵੀ ਕਰਦੇ ਨੇ ,ਪੈਸੇ ਕਮਾਂਦੇ ਨੇ ਤੇ ਅਪਣੇ ਖ਼ਰਚੇ ਆਪ ਕੱਢਦੇ ਹੈ independent ਹੋ ਜਾਂਦੈ ਨੇ ਬਾਰ ਜਾਂਕੇ ਏਥੇ ਦੀ government ਉਹ ਚੀਜ਼ ਨਹੀਂ ਕਰ ਰਹੀ ,independent ਬੱਚਾ ਆਪਣੇ ਆਪ ਨੂੰ ਨਹੀਂ ਮਨ ਪਾਂਦਾ ਇੱਥੇ ਉਹ ਫਿਰ ਘਰ ਦੇ ਸਹਾਰੇ ਤੇ ਰਹਿੰ ਜਾਂਦਾ ਹੈ ਕਿਉਂਕਿ ਜਿਥੇ ਤੱਕ ਦੇਖਿਆ ਜਾਏ ਇਕ ਇਥੇ jobs ਨਹੀ ਹੇਗੀਆਂ proper private sector ਚੱਲੋ ਆਂਨਾ ਚਾਹੀਂਦਾ ਮੈ ਮੰਨਦਾ ਹਾਂ ਗੱਲ private sector ਆਂਨ ਨਾਲ ਬੱਚਿਆਂ ਨੂੰ job ਮਿਲ ਜਾਂਦੀ ਹੈ ਵਧੀਆ, ਤੇ skills provides ਹੋਂਦੀਆਂ ਨੇ | Institute ਖੋਲਣੇ ਚਾਹੀਦੇ government ਨੂੰ ਜੇੜੇ ਅਲੱਗ ਅਲੱਗ skill provide ਲਈ ਤਾਂਕਿ ਬੱਚਿਆਂ ਦੀ skill improve ਹੋ ਸਕਨ ਪਰ ਜਿੱਥੇ ਤੱਕ ਦੇਖਿਆਂ ਜਾਏ ਆ ਕਿੱਥੇ ਨਾਂ ਕਿੱਥੇ ਕੰਮਿ ਆ ਰਹੀਂ ਹੈ government ਵਿੱਚ ਜੋਂ ਬੱਚੇ ਬਾਰ ਨੂੰ ਜਾ ਰਹੇ ਨੇ ਨਈਂ ਨਈਂ ਇਹ ਤਾਂ ਇੱਕ ਵੈਹਮ ਹੈ ਅਪਨਾ ਕਿ ਬੱਚੇ ਬਾਹਰ ਜਾ ਰਹੇ ਨੇ ਦੇਖੋ ਜੀ ,ਜਿਨ੍ਹਾਂ ਕੋਲ਼ skill ਹੇਗੇ, ਜਿਨ੍ਹਾਂ ਕੋਲ communication ਅੱਛੇ ਨੇ, ਜਿਨ੍ਹਾਂ ਕੋਲ਼ ਕੋਈ course ਹੇਗਾਂ ,ਕੋਈਂ talent ਹੇਗਾਂ ,ਬੱਚੇ ਨੂੰ government jobs provide ਹੋਰੀਆਂ ਹੋਰ ਮੀਲ ਵੀ ਰਹੀਆਂ ਉਹ jobs ਵੀ create ਹੋਣੀਆ, ਆਪਾਂ ਪਹਿਲੀਆਂ government ਦੇ (noice ) ਕੇ ਉਹ government ਸ਼ਹੀਦ ਨਹੀਂ ਵੇ ਦੇ ਰਹੀਆਂ ਹੋਣੀਆਂ jobs ਪਰ ਜੋ ਇਸ ਵੱਕਤ ਦੇ new government ਹੈ ਉਹ ਬਹੁਤ ਹੀ ਜ਼ਿਆਦਾ ਵਧੀਆ jobs provide ਕਰਵਾ ਰਹੀਹੇ ਤੁਸੀਂ ਦੇਖੋ ਆਕੇ ਕਿ ,ਬਹੁਤ ਹੀ ਬਿਨਾਂ corrupted ਬਿਨਾਂ ਉਸਤੋ , jobs ਮਿਲ਼ ਰਹੀਆਂ ਨੇ ਬਹੁਤ ਹੀ ਜਿਆਦਾ government ਕਾਰ ਰਹੀ ਹੈ ਬਿਨਾਂ ਰਿਸ਼ਵਤ ਤੋਂ ਜਿਹੜੇ ਰਿਸ਼ਵਤ ਲੇਂਦੇ ਨੇ ਗੇ ਉਹ ਵੀ ਫੜੇ ਜਾ ਰਹੇ ਨੇ ਗੇ ਕੇ ਉਨ੍ਹਾਂਨੂੰ ਵੀ , jobs ਤੋਂ ਹਟਾਇਆ ਜਾ ਰਹੀਆਂ ਹੈ | ਕਿ ਬਹੁਤ ਹੈ ਜ਼ਿਆਦਾ level up ਕੰਮ ਹੋਰਿਹਾ ਹੈ punjab ਵਿੱਚ government ਦਾ ਜੇੜੀ ਅਪਣੀ economic level ਹੈ ਜੇੜਾ government ਦਾ , economic level ਬਹੁਤ ਜ਼ਿਆਦਾ down ਗਿਆ ਹੋਈਆਂ ਹੇ ਇਸ time ,financial ਤੋਰ ਤੇ ਵੀ ਅਪਣੀ government strong ਨਹੀਂ ਹੈ ਇਸ time ਬਾਕੀ ਦੇਖਦੇਆ ਉਨ੍ਹਾਂਨੂੰ financial strong ਹੋਣਾਂ ਚਾਹੀਦਾ ਤਾਕੀ , ਜੇੜੇ budget pass ਹੋੰਦੇ ਹੈ ,government ਦੇ ਉਹ ਵੀ , ਬਹੁਤ ਕੱਟ budget pass ਹੋਂਦੇ ਹੈ, ਉਸ ਨਾਲ ਪੰਜਾਬ ਦੇ ਜੇਹੜੇ ਵੀ financial improvement ਉਹ ਨਹੀਂ ਹੋ ਪਾਂਦੀ ਹੈ ਜਿਵੇਂ ਅਸੀ ਦੇਖੀਏ ਸੜਕਾਂ ਦੀ ਗੱਲ ਕਰੀਏ , ਸੜਕਾਂ ਬਹੁਤ ਜ਼ਿਆਦਾ ਖ਼ਰਾਬ ਪਈਆਂ ਪੰਜਾਬ ਦਿਆਂ , ਜੇ ਅਸੀਂ ਕਿੱਥੇ ਹਿਮਾਚਲ ਵੱਲ ਚੱਲੇ ਜਾਈਏ ਚੱਲੋ ਉਨ੍ਹਾਂ ਦੀ government ਬਉ ਵਧਿਆ ਹੈ ,ਉਹ ਅਪਣੇ tourist ਬਓਤ ਜਾਂਦੇ ਨੇ ਉੱਥੇ visits ਕਰਦੇ ਹੈ | ਤਾਂਕਿ ਉੱਥੇ ਜੇੜ੍ਹੀ environment ਵਧੀਆ ਮੀਲ ਸੱਕੇ ,ਉਹ ਅਪਣੀ mental ਕਰਕੇ ਰੱਖਦੇ ਆ ਉੱਥੇ ਦਾ ਅਪਣੀ city ਨੂੰ , ਅਪਣੇ population ਨੂੰ , ਤੇ ਜੇ ਅਸੀਂ ਪੰਜਾਬ ਦੀ population ਦੀ ਗੱਲ ਕਰਿਏ ,ਉਹ ਵੀ ਦਿਨ ਬ ਦਿਨ ਵੇਸੇ ਵੱਧ ਜਾ ਰਹੀ ਹੈ ਦੇਖਿਆਂ ਜਾਵੇਂ ਹੱਲੇ government population ਬਾਰੇ ਬਿਲਕੁੱਲ ਨਹੀਂ ਸੋੱਚ ਰਹੀਂ | ਕਿ ਆ ਹ population ਚੱਲੋ | <noise> population ਵੀ ਚੱਲੋ ਆਂ ਬਹੁਤ ਜ਼ਿਆਦਾ increasing ਹੋ ਰਹੀ ਹੈ and ਜੈ ਦੇਖਿਆਂ ਜਾਵੇਂ ਤਾਂ government ਨੂੰ education purpose ਲਈਂ job, purpose ਲਈ ਕੁੱਛ ਨਾ ਕੁੱਛ ,ਕਰਨਾ ਚਾਹੀਂਦਾ ,student ਲਈ ਕੁੱਛ ਨਾ ਕੁੱਛ ,ਕਰਨਾ ਚਾਹੀਂਦਾ ਮੈਂਤਾ ਇਹਹੀ ਕਵਾਂਗਾ ਨਈਂ ਬਹੁਤ ਵਧੀਆ ਜੀ , ਅਪਣਾ ਤੁਸੀਂ ਅੱਜ ਦੇਖੋ education ਦਾ system ਬਹੁਤ ਵਧੀਆ ਹੋ ਜਾਣਾ ਹੈ ਅਪਣੇ government ਨੇਂ ,ਆਪਾਂ ਬਾਹਰਲੀ state ਦੀ other state ਦੀ government ਨੂੰ ਦਏਖਦੇ ਹਾਂ ਕਿ ਉਹ ਜੇੜ੍ਹੀ ਆ ਉਹ ਬਹੁਤ ਸਤਰਕ level ਤੇ ਕੰਮ ਕਰ ਰਹੀਂ ਹੈ |ਪਹਲੇ ਉਰੇ ਦਾ ਅਪਣਾ budget ਵੀ ਨਈਂ ਵਧੀਆ ਸੀ ਗਾ ,ਪਰ ਹੋਣ ਦੇਖੋ ਤੁਸੀਂ ਆਉਣ ਵਾਲ਼ੇ ਦਿਨਾਂ ਚ ਅਪਣੀ ਜੇਹੜੀ new government ਹੈ |ਆਮ ਅਧੱਮੀ party ਤੁਸੀਂ budget ਦੇਖਿਓ ਕੇਨੀਆਂ changes ਆਉਣਗੀਆਂ ,ਉਹ ਕਿਵੇਂ ਹੀ ਲੋਕਾਂ ਲੀਏ ਹੀ ਲਗਾਇਆ ਸੀਗਾ, ਲੋਕਾਂ ਵਾਸਤੇ ਹੀ ਲਗਾਇਆ ਸੀਗਾ। ਪਰ ਜੋ ਪਹਿਲੀਆਂ ਸਰਕਾਰਾਂ ਸੀ ਉਨ੍ਹਾਂ ਨੇ ਕੋਈ budget ਨਹੀਂ show ਕੀਤਾ ਕੁੱਜ ਨਈਂ show ਕੀਤਾ ਹੋਣ ਸਬ ਕੁਜ਼ ਤੁਸੀਂ ਵੇਖਿਓ ਕੇ ਕਿਨਾਂ ਵਧੀਆਂ ਹੋਂਦਾ ,time ਦੀ ਗੱਲ ਹੋਣਦੀ ਹੈ ਜੀ time ਲੱਗਦਾ ਹਰ ਇਕ ਚੀਜ਼ ਨੂੰ ਹਾਂਜੀ ਮੈ , ਚੱਲੋ ਏਦਾਂ ਮੰਦਾ ਬਿਲਕੁੱਲ ਕੀ , ਹਰ ਚੀਸਨੁ time ਲੱਗਦਾ ਹੈ time ਚਾਹੀਦਾ ਹੋਂਦਾ ,ਜੇ government ਨੂੰ ਵੀ ਆਏ ਨੂੰ ਹੱਲੇ ਥੋੜ੍ਹਾ ਹੈ time ਹੋਈਆਂ ਹੈ ਪਰ ਪੰਜਾਬ ਦੀ government ਨੂੰ ਵੀ , jobs ਕੱਢਣੀਆਂ ਚਾਹੀਦੀਆਂ ਨੇ ,ਕੀ ਤਾਕਿ ਬੱਚੇ ਜੇੜ੍ਹੇ ਹੈ | ਜੇੜ੍ਹੇ ਬੇਰੋਜ਼ਗਾਰ ਹੋਏ ਪਏ ਉਨ੍ਹਾਂਨੂੰ jobs ਮਿਲ਼ ਸਕਣ ਜੇ ਅਸੀਂ ਗੱਲ ਕਰੀਏ, ਮੋਦੀ government ਦੀ ਗੱਲ ਕਰੀਏ, ਮੋਦੀ government ਚੱਲੋ ਵਧੀਆ ਹੈ ਬਾਰਲੇ ਪਾਸੇ bombay ,delhi ਪਾਸੇI.Tcompanes ਹੇਗੀਆਂ ਬਥੇਰੀਆਂ private sector ਬਹੁਤ ਹੈ |ਇੱਥੇ ਬੱਚੇ ਬਾਹਰ ਨਹੀਂ ਜਾਂਦੇ ਇਸ ਤਰਾਂ ਦੇਖਿਆ ਜਾਏ ਉਨ੍ਹਾਂਨੂੰ jobs ਮੀਲ ਜਾਂਦੀਆਂ ਉੱਥੇ and

social ਤੋਰ ਤੇ ,ਸਮਾਜਿਕ ਪੱਖੋ ਆਂ ਕਰਮ ਦੇ ਨਿਰਪਾਕਤਾ ਨਾਲ਼ ਉਨ੍ਹਾਂਨੂੰ ਲੋਕਾਂ ਨੂੰ, ਆਪਸ ਵਿਚ ਨਹੀ ਲੜਾਉਣਾ ਚਾਇਦਾ | ਕਿਉਂਕਿ ਅੱਜ ਕਲ ਦੇਖਿਆਂ ਜਾਇ, ਤੇ ਸਰਕਾਰ ਲੋਕ ਨੂੰ ਥਾਰਮਿਕ ਪੱਖੋਂ ਬੁਤਹ ਜ਼ਿਆਦਾ ਲਾੜਾਂਦੀ ਹੈ ਇਕ ਦੂੱਜੇ ਨੂੰ ਪੰਜਾਬ ਵਿਚ ਇਹ ਕੰਮ ਜਿਆਂਦਾ ਚਲਣ ਲੱਗ ਗਿਆ ਅੱਜ ਕੱਲ ਮੇਨੂ ਦੇਖਿਆ ਕਿ ਲੋਕੀਂ ਥੋੜੀ ਥੋੜੀ ਗੱਲ ਤੇ ਗੁੱਸਾ ਕਰ ਜਾਂਦੇ ਹੈ |ਧਰਮ ਦੇ ਪੱਖੋਂ ਆ ਸਰਦਾਰ ਅਲੱਗ ਹੋਕੇ ਲੜ ਰਹੇ ਨੇ ਹਿੰਦੂ ਅਲੱਗ ਹੋ ਕੇ ਲੜ੍ਹ ਰਹੇ ਨੇ, ਧਰਮ ਦੇ ਪੱਖੋਂ ਪਿੱਛੇ ਇਕ singer ਨੂੰ ਮਰਵਾਇਆ ਗਈਆਂ ਹੈ |ਸਿੱਧੂ ਮੂਸੇਵਾਲਾ ਜੋ ਬਹੁਤ famous ਹੈ ਅੱਜ ਕਲ ਏਨਾ ,ਓਵੀ news ਸੁੰਨੰ ਨੂੰ ਆਇ ਹੈ ਕੀ ,ਮਰਵਾਇਆ government ਨੇ ਹੀ ਹੈ ਕਿੱਥੇ ਨਾ ਕਿੱਥੇ ,ਪਰ ਚੱਲੋ gangster ਨੇ ਮਰਵਾਇਆ ਹੈ gangster ਦੀ

ਇਥੇ ਪੰਜਾਬ ਵਿੱਚ gangster ਬਹੁਤ ਜ਼ਿਆਦਾ ਹੋਈ ਪਏ ਨੇ , ਉਹ gangster ਨੂੰ ਖ਼ਤਮ ਕਰਨ ਲਈ ਸਰਕਾਰ ਨੂੰ ਅਪਣੀ ਕੋਈ ਨਾ ਕੋਈ ਨਿਤੀ ਅਪਨਾਨੀ ਚਾਹੀਦੀ ਹੈ ,ਉਨ੍ਹਾਂਨੂੰ ਫੜਨ ਲਈ edu ਆ ਜੇੜੇ education ,educated ਪੁਲਿਸ ਵਾਲੇ ਉਨ੍ਹਾਂਨੂੰ ਲਗਾਣਾ ਚਾਹਿਦਾ ਅਪਣੀ team ਵਧਿਆ ਉਨ੍ਹਾਂਨੂੰ ਲੱਗਣੀ ਚਾਹੀਦੀ ਹੈ |ਪਾਰ ਪੰਜਾਬ ਸਰਕਾਰ ਕੁਝ ਵੇ ਨਹੀਂ ਕਰ ਰਹੀ ਹੈ ਊਨਾ ਪੱਖੋਂ gangstar

ਪਹਲੀ ਗੱਲ ਤੇ ਜੀ ਉਨੂੰ government ਨੇ ਨਹੀਂ ਮਰਵਾਇਆ, ਉਸਤੇ ਉਹ ਗੱਲ ਤੁਹਾਡੀ ਠੀਕ ਹੈ ਕੀ ਧਰਮ ਦੇ ਨਾਮ ਤੇ ਬਹੁਤ ਜ਼ਿਆਦਾ ਉਹੋ ਉਹ ਕਰਦੇ ਨੇ ਕੀ ਅਪਸੀਚ ਹੋ ਕਰ , ਆਪਾ ਐਵੇਂ ਕਹਿ ਦਇਏ ਕੀ government ਲੜਾਉਂਦੀ ਹੈ no ਕਿਉਂਕਿ ਲੋਕਾਂ ਵਿੱਚ ਅਪਣੇ ਵੀ ਹੋੰਦੇ ਨੇ ਮਤਬੇਦ ਹੋੰਦੇ ਹੇਗੇ, ਤੇ ਅਪਨੇਗ ਵੀ ਹੋੰਦੇ ਨੇ ਕੀ jealousy ਹੋਂਦੀ ਹੈ ਪਰ | ਐਵੇਂ ਆਪਾਂ ਕਹੇ ਦਇਏ ਕੀ government ਇਹ ਕੰਮ ਕਰਾਉਂਦੀ ਹੈ no no political ,ਠੀਕ ਹੈ ਗੱਲਾਂ ਹੋ ਜਾਂਦੀਆਂ ਨੇ ,political ਇਕ ਸੱਤਰ ਤੇ ਆਕੇ ਇਹੋ ਜੇ ਕੰਮ ਕਰ ਦੇਂਦੀਆਂ ਨੇ ਪਰ ਜਿਥੋਂ ਤੱਕ ਦੇਖਿਆਂ ਜਾਏ no , ਪੁਰਾਣੀਆਂ government ਵਿਚ ਹੋਣਗੀਆਂ ਉਹ ਹੋਣਗੀਆਂ ਪਾਰ new government ਵਿਚ ਇਹੋ ਜੇ ਕੋਈ symptom ਵਗ਼ੈਰਾ ਕੁਝ ਵੀ ਨਹੀਂ ਹੈ ਹਾਂ ਮੈਂ ਦੇਖਿਆਂ ਚੱਲੋ ਇੱਕ ਗੱਲ ਤਾਂ government ਨੂੰ ਨਾ ਆ ਜੇੜੀ ਅੱਜ ਕੱਲ ਦੀ government ਆਈਐ ਪੰਜਾਬ ਚ ਉਨ੍ਹਾਂਨੂੰ ਬੱਚਿਆਂ ਨੂੰ ਅੱਗੇ ਨਾਲ਼ ਹੀ

ਹਾਂਜੀ ,ਦੀਦੀ ਸਤਸ਼੍ਰੀਅਕਾਲ

ਬੱਸ ਵਧੀਆਂ , ਤੁਸੀ ਸੁਣਾਓ |

free ਹੋਏ ਸੀਗੇ ਬੱਸ ,ਖਾਣਾ-ਖੁਨਾ ਖਾਯਾ ਜਾਂਦਾ ਹੇਗਾ ,ਬੱਚੇ ਚੱਲੇ ਜਾਂਦੈ ਨੇ , tuition ਤੇ ਹਾਂਜੀ ਅੱਛਾ ਹੋਰ ਦੀਦੀ ਕੁੱਛ ਏ education ਦੀ policies ਕੁੱਛ ਆਈਆਂ ਨੇ new ਤੁਹਾਨੂੰ ਪਤਾ ਏ ਉਸ ਬਾਰੇਚ ਹਾਂਜੀ ,ਹਾਂਜੀ |ਹਾਂਜੀ ਹੁਣ ਨਾ new policies ਆਈ ਹੈ ,ਉਨ੍ਹਾਂ ਦਾ ਨਾ ਹੁਣ ਛੋਟੇ ਬੱਚਿਆਂ ਦੇ ਦਿਕੱਤ ਆ ਰਹੀ ਹੈ | ਕਈ ਤਾ parents objection ਵੀ ਚੱਕ ਰਹੇ ਨੇ , ਕੇਂਦੇ ਨੇ ਜੇੜ੍ਹਾ ਬੱਚਾ ਦੋ ਢਾਈ ਸਾਲ ਤੋਂ ਸ਼ੁਰੂ ਹੋ ਜਾਂਦਾ ਹੈ ਪੜ੍ਹਨਾ |

ਤਾਂ ਉਨ੍ਹਾਂ ਨੂੰ ਫੇਰ ਦਿਕੱਤ ਇਹ ਹੈ ਕੀ ,ਉਹ ਹੋਣ first ਵਿੱਚ ਜਾਣਗੇ ਤੇ ਉਹ ਚਾਰ ,ਚਾਰ ਸਾਲ ਦੇ ਤੇ ਪੰਜ, ਪੰਜ ਸਾਲ ਦੇ ਜਾ ਰਹੇ ਨੇ , ਸਾਡੇ ਪੰਜ ਸਾਲ ਦਾ ਬੱਚਾ ਹੋਣ ਲੈ ਨਹੀਂ ਰਹੇ |

ਸਾਡੇ ਪੰਜ ਸਾਲ ਦਾ ਵੀ ਬੱਚਾ ਵੀ ਹੁਣ ਨਹੀਂ ਜਾ ਸਕਦਾ first ਵਿਚ | ਅੱਛਾ

ਠੀਕ ਹੈ

problem ਇਹ ਹੈ ਕੇ ,ਕੀ ਨਾ ਉਨ੍ਹਾਂ ਦਾ mind develop ਨਹੀਂ ਹੋਂਦ ਹੈ |ਤੇ ਇਸ ਕਾਰਕੇ ਊਨਾ ਨੇ mind ਦੇ according ਹੀ ਬੱਚਾ growth ਨਹੀਂ ਕਰ ਪਾਂਦਾ |burden ਜ਼ਯਾਦਾ ਹੈ ਪੜਾਈਆਂ ਦਾ ਹਾਂਜੀ burden ਤੇ ਬਹੁਥ ਜ਼ਯਾਦਾ ਹੈ | syllabus ਵੀ ਬਹੁਤ ਬੱਚਿਆਂ ਨੂੰ ਅੱਜ ਕੱਲ ਤੇ

ਏ ਬੱਚੇ ਨੂੰ ਸੱਮਝ ਹੀ ਨਹੀਂ ਅਉਂਦਾ ਕੀ ਮੈ ਕਰਨਾ ਕੀ ਹੈ | ਹਾਂਜੀ, ਹਾਂਜੀ |

ਉਸ ਚ ਹੁਣ, ਹੁਣ ਉਸ ਚ ਇਹ ਕਰ ਤਾ ਕੇ ਇਹ semester wise ਕਰ ਦੇਣਗੇ ਬਾਰ ਦੀ polices ਆ ਰਹੀ ਨੇ education ਦੇ ਵਿੱਚ

ਹਾਂ ,ਹੋਣ ਫ਼ੇਰ ਏਨਾ ਨੇ ਕੀ ਕੀਤਾ ਹੈ ਕੀ B.A ਕਰ ਕੇ ਹੁਣ B.ED ਵੀ plus ਏ ਏ ਇੱਕ ਸਾਲ ਦੀ ਕਾਰਤੀ ਹੈ ਓਹ B.A ਹੋਰ B.ED ਇਕੱਠੀ ਹੋ ਗਈ ਹੈ ਨਾ , ਕੁਛ ਚਾਰ ਸਾਲ ਦਾ ਹੋਗਿਆ ਹੈ ਨਹੀ ,ਨਹੀ ਉਹ ਵੀ ਕੇ ਰਹੀ ਹੈ ਨਾ B.A ਹੁਣ ਪਹਿਲਾਂ ਤਿਨ ਸਾਲ ਦੀ ਹੋਂਦੇ ਸੀਗੀ , ਹੁਣ ਓਨਾ ਨੇ ਕੀ ਕੀਤਾ ਹੈ ਕੀ B.A ਏ B.A first year ਦਾ diploma semester wise ਐਸੀ ਹਿਸਾਬ ਨਾਲ ਕਰ ਤਾ ਕੀ ,B.A ਦੀ degree ਤੀਨ ਸਾਲ ਦੀ ਮਿਲੇਗੀ , ਜੀਦੇਚ ਅਸੀ ਪੂਰੀ ਇਕ ਸਾਲ ਉਦ੍ਹੇ ਹੋਰ ਦੇਕੇ ਤੁਸੀ ਫ਼ੇਰ ਕ degree ਮ ਲੈ ਸੱਕਦੇ ਹੋ | ਨਹੀ ਤੇ ਫ਼ੇਰ ਜੀਨਾਨੇ ਹੋਣ B.A ਕਿੱਤੀ ਹੋਈ ਏ ਜਿਵੇ ,ਉਨ੍ਹਾਂ ਨੇ B.ED ਕਰਨੀ ਹੈ ਤੇ ਓਨਦੀ ਫ਼ੇਰ ਸਾਲ ਦੀ ਹੋਏਗੀ B.ED ਉਨ੍ਹਾਂ ਦੀ ਦੋ ਸਾਲ ਦੀ ਹੇਗੀ ਹੈ |ਹੁਣ ਅੱਗੇ ਜਿਹੜੀ polices ਆਇ ਹੈ ,ਉਹ ਹੈ ਕੇ ਹੁਣ ਆ M.A ਵੀ ਹੈ, ਜਿਵੇ ਫਿਰ M.FIL ਕਰਨੀ ਹੈ ਹੋਣ B.ED ਤੋਂ ਬਾਦ ਸਿੱਧਾ P.HD ਕਰ ਸਕਦੇ ਹੈ |ਨਾ polices change ਕੀਤਿਆਂ ਹੈ ,ਪਰ ਓਹੀ ਹੈ ,ਹੁਣ ਲਾਗੁ ਕਰਨ ਵਿੱਚ ਦੇਖੋ ਕਿਨੈ time ਲੱਗਦਾ ਹੈਗਾ

ਹਾਂਜੀ

ਬੱਸ ਚੱਲ ਰਹਿਆ ਹੇ ਹੋਣ ਦੇਖੋ ਕਿਦਾਂ ਚਲਦਾ ਹੇ ਅੱਗੇ ਅੱਗੇ , system ਹੀ ਬਹੁਤ ਜ਼ਿਆਦਾ ਪ ਪਤਾ ਕਿਹੇ ,ਗੱਲ ਇਹ ਕੀ parents ਨਾ double game ਖੇਲਦੇ ਨੇ ਕਈ ਵਾਰ ਉਨ੍ਹਾਂ ਨੇ ਕੀ ਕੀਤਾ ਹੋਈਆਂ ਕੀ ਆ ਪ ਆਪਣਾ government school ਵਿਚ ਵੀ ਦਾਖ਼ਲਾ ਕਰਵਾਇਆ ਹੋਇਆ ਹੈ | ਓਥੋਂ ਵੀ benefit ਲੈਂਦੇ ਨੇ , ਅੱਗੇ ਉਨ੍ਹਾਂਨੇ private school ਵਿਚ ਵੇ ਪਾਯਾ ਹੋਇਆ ਹੇ ਦਾਖਲਾ ਕਰਵਾਇਆ ਹੋਇਆ ਹੈ ਬੱਚਿਆਂ ਦਾ ਤੇ ਓਥੇ ਅਪਣੀ education ਇਹ ਸੋਚਦੇ ਹੈ ਕੀ ਸਾਡੇ ਬੱਚੇ ਨੂੰ education ਅੱਛੀ ਮਿਲੇ ਫ਼ੇਰ ਹੋਣ ਜੇੜਾ online ਦਾ procedure ਹੋਈਆਂ ਉਹ ਇਸੇ ਕਰ ਕੇ ਹੋਇਆ ਤੇ online ਅਸੀ ਤਾਇ ਕਰ ਸੱਕਦੇ ਹਾਂ ਕੇ ਫਿਰ ਬੱਚਿਆਂ ਨੇ ਇਕ ਵਾਰੀ ਅਧਾਰ card ਯਾ pan card ਯਾ ਸਾਰਾ ਕੁਛ ਚਾੜ ਗਯਾ ਹੇਗਾ | ਠੀਕ ਹੈ ਨਾ ਉਸ ਥਾਂ online ਚ ਹਾਂਜੀ ਨਾ ਤੁਸੀਂ ਕਿਥੇ ਵੀ ਤੁਸੀਂ ਪਾਓਗੇ ਕਿਸੇ ਵੀ no ਦਾ SR no ਪਾਓਗੇ ਨਾ

ਠੀਕ ਹੈ | benefit ਤੇ ,ਹਾਂ online ਦਾ ਦੇਖੋ ਮੋਦੀ ਨੇ ਜੇੜ੍ਹੇ ਕਾਮ ਕੀਤੇ ਨੇਂ ਉਹ ਤਾ ਹੇਗੇ ਹੀ ਨਾ ,ਉਣੁ ਤਾ ਆਪਾ ਕੇ ਸੱਕਦੇ ਹਾ ਕੀ ਕਰਦਾ ਹੇਗਾ ਉਹ ਲੇਕਿਨ ਓਹੀ ਨਾ ਜੇੜੇ ਅਨਪੜ੍ਹ ਲੋਗ ਨੇ ਉਹ ਤਾ ਇਹੀਓ ਸੋਚਣ ਗੇ ਕੀ ਹੈ ਏਨੇ ਸਾਨੂੰ ਬ੍ਰਬਾਦ ਕਰ ਤਾ ਲੇਕਿਨ digital ਤਾ ਬਨਾਣਾ ਹੇਗਾ, ਨਾ ਹੁਣ ਇਕ, ਇਕ ਬੰਦੇ ਕੋਲ ਇਕ ,ਇਕ ਅਸੀ ਇਥੇ ਬੈਠੇ ਹਾਂ ,ਸਾਨੂ ਕੋਈ ਕਾਗਜ ਹੇਗਾ ਆ ਸਾਡੇ ਕੋਲ ਨਹੀਂ ਹੇਗਾ ਲੇਕਿਨ ਇਹ ਤਾ ਹੇਨਾ ਕਿੱਥੇ ਵੀ ਬੈਠ ਕੇ ਅਪਣਾ ਪੂਰਾ biodata ਕੱਢਵਾ ਸੱਕਦੇ ਹੋ ਹਾਂਜੀ ਉਹ ਤਾ ਹੇਹੀ ਏ ਪਹਿਲਾਂ ਨਹੀਂ ਸੀ ਇਹ system ਪਹਿਲੇ ਤਾ ਆਪਣਾ ਓਹੀ ਲੇਨੇ ਪੈਂਦੇ ਸੀ ਆਪਣੀ file ਨਾਲ ਹੀ ਅਪਣਾ data

ਹੋਰ ਕੋਈ school ਜਿਵੇ ਬੱਚੇ ਦਾ admission ਕਰਵਾਣਾ ਹੋਏ |ਕੋਈ school ਅੱਛਾ ਜਿਯਾ ਦਿਖਾ ਦੱਸੋ ਕੋਈ ਮੈਨੂੰ ਤੇ ,ਮੈਨੂੰ ਤੇ ਬੇ benefit ਮੁਕੰਦ ਲਾਲ ਬਹੁਤ ਅੱਛਾ ਲੱਗਦਾ ਹੇ। ਏਦੇ rate ਵੀ ਠੀਕ ਨੇ ਮੱਤਲਬ admission ਦੇ charges ਵੀ ਠੀਕ ਨੇ ਦੂਜੇ school ਨਾਲੋਂ ,ਵੈਵੇਕਾਨੰਦ ਐਨਾ ਹੁਣ ਵੈਵੇਕਾਨੰਦ ਦਾ ਬਹੁਤ ਬੁਰਾ ਹਾਲ ਹੇ | ਉਹ ਪੈਂਤੀ ,ਚਾਲੀ ਹਜ਼ਾਰ ਰੁਪਈਆ admission fees ਲੇੰਦਾ ਏ ਜੇੜਾ ਹੁੱਡਾ ਚ ਹੇਗਾਂ ਹਾਂ ਹੁੱਡਾ ਚ ਹੇਗਾਂ ਇਹ ਵਾਲ਼ਾ ਤੇ , ਸੰਤ ਨਿਸ਼ਚਲ ਚ ਹੇਗਾ ਉਹ ਵੀ ਪੈਂਤੀ ਹਜ਼ਾਰ ਰੁਪਇਆ , ਮੇਰੀ friend ਨੇ ਆਪਣੇ ਬੇਟੇ ਦਾ ਕਰਵਾਇਆ ਹੇਗਾ। ਸੈਂਤੀ ,ਅਠੱਤੀ ਹਜ਼ਾਰ ਰੁਪਇਆ ਲੱਗੇ ਨੇ ਇਹ ਹੋਣ admission charges ਬੰਦ ਕਰ ਦਿੱਤੇ ਨੇ , ਜੇੜੇ ਅੱਗੇ ਬੱਚੇ ਜਾਣਗੇ ਇਕ ਹੀ ਵਾਰੀ admission ਹੋਇਗਾ ਓਦਾਂ ਤੇ ਬਾਟਲਾ ਨੇ ਹੁਣ ,ਬਾਟਲਾ ਨੇ ਹੁਣ ਇਹ ਕਰ ਤਾ ਕੀ ਅਮ ਆਪਣਾ fees ਹੀ ਜਾਏਗੀ ਅੱਛਾ admission fees ਨਹੀਂ ਜਾਏਗੀ ਨਹੀਂ ਹੁਣ ਨਹੀਂ ਜਾਏਗੀ | ਏਸ ਵਾਰ ਲਈਂ ਨਹੀਂ ਇਨ੍ਹਾਂਨੇ ,ਏਨਾ ਦੀ ਆਈ ਹੈ ਨਾ slip ਉਸ ਚ ਮੈਨੂੰ ਠੀਕ ਲੱਗਿਆਂ ਇਹ system ਨਹੀਂ ਤਾ school ਚ ਤੀਨ ਤੀਨ ਹਜ਼ਾਰ ਰੁਪਈਏ last year ਲੱਗੀ ਹੈ ਬਾਣੀ ਦੀ ਓਦੇ ਛੇ ਹਜ਼ਾਰ ਰੁਪਈਏ senior wing ਚ ਗਈ ਸੀਨਾ ਤੇ junior wing

ਹਾਂ ਛੇ ਹਜ਼ਾਰ ਰੁਪਈਏ ਹੁਣ ਲੱਗੇ ਸੀਗੇ ਉਦੇ , ਹੁਣ ਤਾ ਹੁਣ ਨਹੀ ਹੇਗਾ ,ਹੁਣ ਉਦ੍ਹੇ slip ਵਿਚ ਆਯਾ ਨਾ ਹੁਣ ਕੋਈ ਪੈਸਾ ਨਹੀਂ ਲੱਗਾ , fees ਹੀ ਜਾ ਰਹੀ ਹੇ ਬੱਸ। ਇਹ springfield ਵੀ ਹੇਗਾ ਇਕ school ਉਹ ਵੀ ਅੱਛਾ

ਤੇ ਮੇਨੂ ਇਸ ਮਾਮਲੇ ਚ ਮਤਲੱਬ ਏਦਾਂ ਇਹ ਨਹੀਂ ਕੇ ਸਕਦੇ ਕੀ ਮੈਂ ਆਪਣੇ ਬੇਟੀ ਦੇ ਕਰਕੇ ਤਾਰੀਫ ਕਰ ਰਹੀ ਹਾ , ਪਰ ਮੇ ਅਪਣੀ ਬੇਟੀ ਨੂੰ drop ਕਰਵਾਕੇ ਫ਼ੇਰ ਲਗਵਾਯਾ ਸੀ , ਕਿਉਂਕਿ ਮੈਨੂੰ ਇਸਦਾ ਇਹ ਹਿਸਾਬ ਲੱਗਦਾ ਕੇ ਠੀਕ ਹੇ ਇਹ ਹਰ filed ਚ ਖੇਲਨ ਚ ਵੀ ਬੱਚਿਆਂ ਨੂੰ ਅੱਗੇ ਵੀ ਲੇਕੇ ਜਾਂਦਾ ਹੇ ,ਮ ਇਹ ਵੀ ਨਹੀਂ ਕੀ ਕਲ੍ਹਾ ਪੜਾਕੂ ਪੜ੍ਹਾਕੂ ਬਨਾ ਦੋ ਬੱਚਿਆਂ ਨੂੰ ਉਠੰਨ ਬੈਠਣ ਦਾ ਵੀ ਪਤਾ ਨਾ ਹੋਵੇ

ਹਾਂ ਉਹ ਚੀਜ਼ main ਹੋ ਜਾਂਦੀ ਹੇ ਨਾ ਬੱਚਿਆਂ ਦਾ shy nature ਹੋਂਦ ਹ ਉਹ ਨਿਕਲ ਤੇ ਜਾਂਦਾ ਹ ਇਕ ਵਾਰੀ stage ਤੇ ਪਹੁੰਚ ਕੇ ,ਬੱਚਾ ਥੋੜਾ active ਤੇ ਹੋ ਜਾਂਦਾ ਹੇ ,ਖੇਲ ਵੀ ਨੇ ਹਾਂਜੀ ਹਾਂਜੀ ,ਹਾਂਜੀ sports ਵੀ ਜ਼ਰੂਰੀ ਹੇਨਾ ਬੱਚੇ ਨੂੰ ਪੜਾਈ ਨਾਲ

ਕਉ ਤਾ ਹੁਣ ਅਪਣੀ ਬੇਟੀ ਨੂੰ ਪਾਯਾ ਹੇ ਨਾ club ਵਿੱਚ ਪਾਯਾ badminton ਦੇ ਓਨੂੰ

ਹਾਂ ਉਨਹੂ ਠੀਕ ਹੇ ਮਤਲੱਬ ਕਿ ਖੇਲਣ ਚ ਨਾ ਪਿੱਛੇ ਵੀ fifth কৰনা ਤੋਂ ਪਹਿਲਾਂ ਇਹ final ਹਾਰ ਗਈ ਸੀ school ਚ ਹੁਣ ਮੈ ਸੋਚਿਆਂ ,ਸੀ ਮੈ ਕਹੀਆਂ ਹੁਣ free ਹੋ ਗਈ ਹਾਂ ਚਾਲ ਹੁਣ ਪਾ ਦੇਨਿ ਆ ਏਨੂੰ ਕਿਉਂਕਿ ਇਹ ਥੋੜੀ healthy ਵੀ ਹੇਗੀ ਮੇਰੇ ਕੁੜੀ ਅੱਛਾ ਅੱਛਾ ਮੈਂ ਕਿਆ ਚੱਲ ਪਤਲੀ ਵੀ ਹੋ ਜਾਏਗੀ ਮੈ ਏਨੂੰ ਤਾ ਇਹੀ ਕਿਆ ਚਾਲ ਪਤਲੀ ਵੀ ਹੋ ਜਾਏਗੀ ਨਾਲ ਨਾਲ ਅਪਣੇ ਇਕ ਪਾਸੇ ਜਾਏਗੀ ਵੀ ਤੇ field ਵੀ ਅੱਛੀ ਹੇ |

ਤੇ scope ਵੀ ਜਯਦ ਹੋ ਜਾਂਦਾ ਹੇ ਪੜਾਈ ਦੇ ਨਾਲ ਥੋੜਾਜਾ ਹਾਂਜੀ ਹਾਂਜੀ ਇਵੇਂ ਹੀ ਬੱਚੇ ਫਿਰ ਅਗੇ ਵੀ ਇਵੇਂ ਹੀ ਨਿਕਲਦੇ ਨੇ ਨਾ ਬੱਚੇ

ਹਾਂਜੀ, ਹਾਂਜੀ ਐਵੇ ਵੀ ਬੱਚੇ ਫਿਰ, ਅੱਗੇ ਵੀ ਇਵੇ ਹੀ ਨਿੱਕਲਦੇ ਹੇਨਾ ਬੱਚੇ ਜਿਨੂੰ ਤੇ interest ਹੀ ਓਹਦੇ ਵਾਸਤੇ ਤੇ best ਹੇ ਚਲੋ sports ਵੀ ਜ਼ਰੂਰੀ ਹੇ। ਪੜਾਈ ਵੀ ਜਰੂਰੀ ਹੇ ਤੇ sports ਵੀ ਜ਼ਰੂਰੀ ਹੇ। ਕੀ competition ਬਹੁਤ ਜ਼ਿਆਦਾ ਹੇ, ਮੈ ਆਪਣੀ ਬੇਟੀ ਦੀ class ਵਿੱਚ ਦੇਖਿਆ , ਬਹੁਤ ਬੁਰਾ ਹਾਲ ਹੇ ਉਣਦੇ ਬੱਚਇਆ ਦਾ ਨਾ ninety five ਲੈ ਕੇ ਬੱਚੇ ਇਹ ਦਿਖਾਂਦੇ ਨੇ ,ਸਾਡੇ ਵਰਗੇ ਤਾ ਹੇਹੀ ਨਹੀਂ ਜੀ , ਇਕ ਕੁੜੀ ਤਾ ਰੋਈ ਵੀਗੀ ਸੀਗੀ ਬਾਣੀ ਦਾਸ ਰਹੀ ਸੀ ਮੇਨੂ ਕੇਂਦੇ ਕੇਂਦੀ mama ਉਹ ਰੋਈ ਵੀਸੀ ,ਮੇਕਯਾ ਫ਼ੇਰ ਕੀ ਹੋਜਾਏ ਗਾ ਮੇਕਯਾ ਮੈਨ ਤਾ ਤੁਸੀ plus two ਤੋਂ ਬਾਦ ਹੈ ਕਰਨਾ ਹੇ ਜੋ ਕਰਨਾ ਹੇ ਮੈ ਕਯਾ

ਤੈਨੂੰ ਪਤਾ ਹੋਣਾ ਚਾਹੀਦਾ ਉਸ ਦਾ ,ਇਹ ਨਹੀਂ ਹੋ ਸੱਕਦਾ ਕੀ ਹਾ ਤੁਸੀਂ ਨੰਬਰਾਂ ,ਨੁਮਬਰਾ ਦੇ ਪਿੱਛੇ ਪਜਹਿ ਜਾਓ ਓਰ ਬੱਚਿਆਂ ਨੂੰ knowledge ਹੋਵੇ ਨਾ ਕੱਖ ਵੀ ਹੋਰ ਜਿਵੇ ਮਰਜੀ ਚਲੇ ਜਾਓ ਫੇਰ ਕੋਈ ਫਾਇਦਾ ਹੈ ਨਹੀਂ ਉਸ ਦਾ

ਹਾਂ ਬੱਚੇ ,ਦੇਖੋ ਸਾਨੂ ਇਹ ਪਤਾ ਕੀ ਸਾਡਾ ਬੱਚਾ ਕਿਨਾਂ ਕਿੱਥੇ stand ਕਰਦਾਂ ਹੇ

ਆਪਣੇ ਬੱਚੇ ਦਾ ਦੇਖਣਾ ਹੇ ਆਪਾ ਤਾ ਆਪਾ ਹੁਣ ਮੈਨੂੰ ਨਹੀਂ ਹੇ ਕੀ ਮੈ competition ਕਰਵਾਵਾਂ ਇਸਦਾ ਨਾ ਮੈ compare ਕਰਦੀ ਹਾ ਕਿਸੇ ਬੱਚੇ ਨਾਲ ,ਇਹ ਕੇਂਦੀ ਹੇ ਕੀ ਉਦ੍ਹੇ number ਅੱਛੇ ਆਏ ਹੇ ,ਉਦ੍ਹੇ ਅੱਛੇ ਆਏ ਹੇ ਹੁਣ ਮੇਰੀ ਕੁੜੀ ਹੇਗੀ ਹੇ ਇਹ ਮ ਏ math ਵਿੱਚ ਬਹੁਤ week ਹੇ। math ਇਹਨੂੰ ਪਸੰਦ ਨਹੀਂ ਹੈ

ਇਹ ਕਰਨਾ ਹੀ ਨਹੀਂ ਚਾਉਂਦੀ ,ਮੇਨੂ ਫ਼ੇਰ ਮੇਵੀ ਹੁਣ tension ਨਹੀਂ ਲੈਂਦੀ ,ਚਲੋ ਬੱਚੇ ਦਾ ਹੋਂਦ ਵੀ ਨਹੀਂ , ਹੁਣ ਮੇਵੀ ਹਾ ਮੈ eight ਤੋਂ ਬਾਦ ਕੀਤਾ ਸੀਗਾ ,ਮੇਨੂ ਪਤਾ ਲਗਾ ਸੀ math ਕਰਨਾ ਜਰੂਰੀ ਹੇ ਉਸਤੋਂ ਪਹਿਲਾ overlap ਮੇਰਾ ਵੀ ਇਹੀ ਹਾਲ ਸੀਗਾ ਅੱਛਾ, ਅੱਛਾ ਉਹ ਤੁਹਾਡੇ ਤੇ ਹੀ ਗਈ ਹੇ | ਮੇਰੇ ਤੇ ਹੀ ਗਈ ਹੇਗੀ ਹੇ। ਮੈਂ ਹੁਣ ਕਹਿੰਦੀ ਹੀ ਨਹੀਂ ,ਮੇਕਯਾ ਜਿਸ ਚ ਉੱਚ ਮੇਨੂ ਇਕ ਥੱਪੜ ਪਿਆ ਸੀਗਾ ਮੇਨੂ ਤਾ ਯਾਦ ਹਗਾ , ਉਸ ਥੱਪੜ ਤੋਂ ਬਾਦ ਫਿਰ turn ਲਿੱਤਾ ਸੀਗਾ ਹਾਂਜੀ , ਕੋਈ ਨਾਈ ਫਿਰ ਓ , ਓਦਾਂ ਵੀ time ਆਏਗਾ ਉਹ ਵੀ ਕਰ ਲਵੇਗੀ ਫਿਰ ਮੈ ਹੁਣ ਕੇਂਦੀ ਨਹੀਂ ,ਇਹ ਕੇਂਦੇ ਨੇ ਮੈਨੂੰ ਕੇਂਦੇ ਨੇ ਇਹ ਤੇਰੇ ਤੇ ਗਈ ਹੈ ,ਤੂੰਵੀ ਅੱਠਵੀ ਵਿਚ ਬਾਦ ਚੋ pass ਹੋਇ ਸੀਗੀ ,ਮੈ ਕਿਆ ਹਾ ਉਹ pass ਤੇ ਹੋਈ ਹੈ